Hello

ਅੜੀ ਉਹ ਹੋਲਡ ਤੇ ਰੱਖਿਆ ਹੀ ਮੈਂ ਪਾਣੀ ਦਿਆਂ ਹੀ ਪੀਣ।

ਹੋਰ ਫੇਰ .

ਲਾੱਕਡਾਊਂਨ ਚ ਤੇ ਮੈਂ ਕਹਿਣੀ ਬਹੁਤਾ ਹੀ ਸਿਆਪਾ ਪੈ ਗਿਆ ਹੀ। ਲਾੱਕਡਾਊਂਨ ਚ ਤੈਨੂੰ ਪਤਾ ਬੰਟੇ ਖੇਡ ਛੱਡਦੇ ਹੀ। ਮੈਂ ਕਿਹਾ ਲਾੱਕਡਾਊਂਨ ਚ ਤੈਨੂੰ ਪਤਾ ਸਾਰੇ ਜਾਣੇ ਬੰਟੇ ਖੇਲ਼ .

ਹੈਨਾ।

ਤੂੰ ਆਪੇ ਖੇਲਦੀ ਰਹੀ ਚੱਲ ਵਿਆਹ ਕਰਵਾਂ ਲਿਆ ਏ ਪੰਗਾ ਜਿਹਾ ਪਾ ਲਿਆ ਏ। ਆਵਾਜ਼ ਬੜੀ ਕੱਟ-ਕੱਟ ਕ ਦੇਈ ਏ ਕਿ ਗੱਲ ਵਾਂ। ਕਰਨ ਦਿਆਂ ਕਰਦੀ ਮੈਂ ਫੇਰ ਫੂਨ।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

ਉਹਦੇ ਬਾਰੇ ਤੁਸੀਂ ਦੱਸ ਸਕਦੇ ਵੀ MB city ਹੈ ਕਿਆ ਚੀਜ਼ MB city ਇੱਕ ਮੇਹਰ ਬਾਬਾ charitable ਇੱਕ trust ਏ